ਹੈਂ ਤੂੰ ਆਪ ਹੀ ਕਿਹਾ ਵੀ ਨਜ਼ਾਰੇ ਜਾਣਗੇ। ਨਜ਼ਾਰੇ ਵੀ ਜਾਣਗੇ ਵੀਰੇ। ਨਹੀਂ ਜਾਂਦੇ। ਨੀਂਦ ਆਉਣ ਲੱਗ ਗਈ ਯਾਰ। ਫਿਰ ਨਜ਼ਾਰੇ ਲੈ ਕੇ ਜਾਏਂਗਾ।

ਨੀਂਦ ਆਈ ਜਾਂਦੀ ਯਾਰ ਮੌਸਮ ਇੱਕ ਇਹੋ ਹੋ ਰਿਹਾ ਹੈਂ ਤੂੰ ਤਾਂ ਅੰਦਰ ਕੋਠੀ ਚ ਬੈਠਾ।

ਤੈਨੂੰ ਮੌਸਮ ਦਾ ਕਿਵੇਂ ਪਤਾ ਲੱਗ ਗਿਆ?

ਠੀਕ ਆ

ਅਸੀਂ ਤਾਂ ਨਿੰਮ ਥੱਲੇ ਪਿਆ ਮੈਂ ਤਾਂ ਵਧੀਆ। ਹੈਂ ਬਈ ਨਾ ਬਈ।

ਉਹ ਤਾਂ ਹਜੇ ਉਹ ਕਰਦਾ ਗਾ ਭਰਤੀ ਦੇਈ ਜਾਂਦਾ।

ਨਾ ਵੀ ਹਜੇ ਤੱਕ ਤਾਂ ਕੋਈ ਨੀ ਵਿਆਹਿਆ ਹੀ ਵਿਆਹਿਆ ਹੋਇਆ

ਬਸ ਧੱਕੇ ਨੇ ਯਾਰ ਜ਼ਿੰਦਗੀ ਚ

ਥੋੜ੍ਹੇ ਖਾ ਲਾ ਬਾਹਲੇ ਖਾ ਲਾ

ਉਹਨਾਂ ਦੀ ਮਾਨਸਾ ਹਸਪਤਾਲ ਚ ਆ Hello ਹੈਂ ਹਾਂ ਸਕੂਲ ਨੀ ਜਾਂਦਾ ਹੁਣ। ਨਾ ਬਾਈ ਹਜੇ ਲੱਗਣ ਹੀ ਨੀ ਲੱਗੇ ਹਜੇ ਦਾਖਲਾ ਨੀ ਭਰਿਆ ਜਾਵਾਂਗੇ ਹਜੇ ਤਾਂ ਨਾ ਗਿਆਰਵੀਂ ਚ ਕੱਲ੍ਹ ਨੂੰ ਭਰ ਕੇ ਆਵਾਂਗੇ ਦਾਖਲਾ ਕਿੱਥੇ ਭਰੋਂਗੇ? ਕੇ ਬਾਈ ਹਮ ਸਾਰੇ ਦੋਸਤ ਉੱਥੇ ਹੀ ਲੱਗੇ ਹੋਣੇ ਆ ਫਿਰ ਤਾਂ। ਹਾਂ ਬਾਈ ਇੱਕ ਦੋ ਨੇ ਜਿਹੜੇ ਹੋਰ ਕਿਤੇ ਲੱਗਣਗੇ।

ਹੈਗੇ ਨੇ ਤੁਸੀਂ ਤਾਂ ਜਾਣਦੇ ਨੀ ਉਹਨਾਂ ਨੂੰ। ਊਂ ਵੈਸੇ ਨਾਂ ਤਾਂ ਹੋਣੇ ਹੀ। ਨਾਂ ਤਾਂ ਗੁਰਪ੍ਰੀਤ ਹਾਂ ਇੱਕ ਦੋ ਹੋਰ ਹੋਣਗੇ ਡੱਡੂ ਹੋਣੀਂ ਤੇ ਗੁਰਵਿੰਦਰ ਹੋਣੀ ਹੋਰ On ਜਿਹੇ ਨਾ ਕਰ ਦੇਈਂ ਉਹ ਨਾਲੇ ਤੂੰ ਦਸ ਮਿੰਟ ਵਿਸ਼ਵ ਸਿਹਤ ਦਿਵਸ ਹਰ ਸਾਲ ਸੱਤ ਅਪ੍ਰੈਲ ਨੂੰ ਸਾਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ ਵਿਸ਼ਵ ਸਿਹਤ ਸੰਗਠਨ ਨੇ ਉੱਨੀ ਸੌ ਅੜਤਾਲੀ ਪਹਿਲੀ ਵਿਸ਼ਵ ਸਿਹਤ ਸਭਾ ਦੀ meeting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

ਚੰਗੇ ਖਾਣ ਪੀਣ, ਸਾਫ਼ ਸਫ਼ਾਈ ਅਤੇ ਕਸਰਤ ਨਾਲ ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਦੇ ਲਈ ਯਤਨ ਕਰਨਾ ਚਾਹੀਦੇ ਹਨ, ਹਰ ਸਾਲ ਲੋਕਾਂ ਨੂੰ ਚੰਗੀ ਸਿਹਤ ਚੰਗੀ ਲੋਕਾਂ ਨੂੰ ਚੰਗੀ ਸਿਹਤ, ਚੰਗੀ ਸਿਹਤ ਖਾਣ ਪੀਣ ਦੇ ਦੇ ਚੰ ਚੰਗੇ ਖਾਣ ਪੀਣ ਦੇ ਚੰਗੇ ਅਸੂਲ ਅਤੇ ਬਿਮਾਰੀਆਂ ਤੋਂ ਬਚਾਅ ਲਈ ਵਰਤੀਆਂ ਜਾਣ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 ਸਾਵਧਾਨੀਆਂ ਬਾਰੇ ਜਾਣੂ ਕਰਵਾਇਆ, ਕਸਰਤ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ junk food ਤੋਂ ਦੂਰ ਰਹਿਣਾ ਚਾਹੀਦਾ ਹੈ ਵਿਸ਼ਵ ਸਿਹਤ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 ਕਰਨਾ ਚਾਹੀਦਾ ਹੈ ਵਿਦੇਸ਼ ਚੌਦਾਂ ਬਰਦਾ ਰੋਗ ਤੇ ਤੇਰਾਂ ਸਿਹਤਮੰਦ ਦਿਲ ਬਾਰਾਂ ਚੰਗੀ ਸਿਹਤ, ਦੀ ਕਾਰਵਾਈ ਨਹੀਂ ਤਾਂ ਕੱਲ੍ਹ ਕੋਈ ਇਲਾਜ, ਸਹਿਰਾਂ ਦਾ ਵਿਕਾਸ ਅਤੇ ਸਿਹਤ ਜ਼ਿੰਦਗੀ ਨੂੰ ਬਚਾਉ ਤਾਂ ਸੰਕਟ ਜ਼ਿੰਦਗੀ ਨੂੰ ਬਚਾਉ ਤਾਂ ਸੰਕਟ

ਦੋ ਹਜ਼ਾਰ ਛੇ ਸਿਹਤ ਦੇ ਲਈ ਇਕੱਠੇ ਕੰਮ ਕਰਨਾ ਪੰਜ ਹਰ ਮਾਤਾ ਅਤੇ ਬੱਚੇ ਸਿਹਤ ਦਾ ਧਿਆਨ ਹੋਵੇ। ਸੜਕ ਸੁਰੱਖਿਆ, ਬੱਚੇ ਲਈ ਤੰਦਰੁਸਤ ਵਾਤਾਵਰਣ ਲਈ ਜੀਵਨ ਦਾ ਭਵਿੱਖ ਸੰਭਾਲੋ, ਸਿਹਤ ਲਈ ਕੰਮ, ਮਾਨਿਸਕ ਸਿਹਤ ਦੀ ਤੰਦਰੁਸਤੀ ਲਈ ਦੇਖਭਾਲ ਕਰੋ, ਸੁਰੱਖਿਅਤ ਖੂਨ ਮੇਰੇ ਤੋਂ ਸ਼ੁਰੂ ਕਰੋ। ਉਮਰ ਦੀ ਸਰਗਰਮ ਫਰਕ ਦਰਸਾਉਂਦੀ ਹੈ ਤੰਦਰੁਸਤ ਮਾਤਾ ਛੂਤ ਦੀ ਬੀਮਾਰੀ ਤੋਂ ਬਚਾ, ਬਿਹਤਰ ਜ਼ਿੰਦਗੀ ਲਈ ਸਿਹਤਮੰਦ ਸ਼ਹਿਰ, ਪੋਲੀਓ ਦਾ ਖਾਤਮਾ, ਵਿਸ਼ਵ ਜਲ ਦਿਵਸ਼ ਵਿਸ਼ਵ ਜਲ ਦਿਵਸ ਬਾਈ ਮਾਰਚ ਨੂੰ ਮਨਾਇਆ ਜਾਂਦਾ ਹੈ ਸਾਲ ਉੱਨੀ ਸੌ ਬਾਨਵੇਂ ਵਿੱਚ ਸੰਯੁਕਤ ਰਾਸ਼ਟਰ ਦੀ ਵਾਤਾਵਰਣ day ਤੇ ਵਿਕਾਸ ਸੰਬੰਧੀ ਹੋਈ conference ਵਿੱਚ ਸ਼ੁੱਧ ਤੇ ਸਾਫ ਪਾਣੀ ਲਈ ਅੰਤਰਰਾਸ਼ਟਰੀ ਪਾਣੀ ਦਿਵਸ ਮਨਾਏ ਜਾਣ ਲਈ ਸਿਫਾਰਸ਼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

ਤੋਹਫ਼ਾ ਹੈ ਪਾਣੀ ਧਰਤੀ ਉੱਪਰ ਪਾਣੀ ਅਤੇ ਜੀਵਨ ਦਾ ਬਹੁਤ ਅਟੁੱਟ ਰਿਸ਼ਤਾ ਹੈ, ਪਾਣੀ ਤੋਂ ਬਗ਼ੈਰ ਮਨੁੱਖੀ ਜੀਵਨ ਸੰਭਵ ਨਹੀਂ ਹੈ। ਇਸ ਦਾ ਮੰਤਵ ਲੋਕਾਂ ਵਿੱਚ ਪਾਣੀ ਨੂੰ ਬਚਾਉਣ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਹੈ ਇਹ ਸੰਸਥਾ ਪਾਣੀ ਦੇ ਨਮੂਨੇ ਭਰ ਕੇ ਉਨ੍ਹਾਂ ਦੇ test ਕਰਦੀ ਹੈ ਅਤੇ ਉਧਾਰ ਸੁਧਾਰ ਲਈ ਯਤਨ ਕਰਦੀ ਹੈ ਪਾਣੀ ਪਾਣੀ ਦੀ quality ਪਾਣੀ ਪਾਣੀ ਦੀ quality ਦੀ ਪੱਧਰ ਨੂੰ ਦੇਖਣ ਲਈ ਇਸ ਦਿਨ ਦੁਨੀਆ ਦੇ ਸੌ ਤੋਂ ਵੱਧ ਦੇਸ਼ਾਂ ਵਿੱਚ ਪਾਣੀ ਦੀ ਪਰਖ ਕੀਤੀ ਗਈ ਸਮੱਸਿਆ ਅਤੇ ਹੱਲ, ਸੰਸਾਰ ਵਿੱਚ ਹਾਲੇ ਵੀ ਸੱਤ ਸੌ ਅੱਸੀ ਮਿਲੀਅਨ ਲੋਕ, ਲੋਕ ਪਾਣੀ ਪ ਪੀਣ ਵਾਲੇ ਸਾਫ ਤੇ ਸ਼ੁੱਧ ਤੋਂ ਵਿਰਵੇ ਹਨ, ਸੰਸਾਰ ਵਿੱਚ ਸੱਤ ਬਿਲੀਅਨ ਲੋਕਾਂ ਨੂੰ ਅੱਜ ਪਾਣੀ ਮੁਹੱਈਆ ਕਰਵਾਉਣ ਦੀ ਲੋੜ ਹੈ, ਜਦੋਂ ਕਿ ਦੋ ਹਜ਼ਾਰ ਪੰਜਾਹ ਤੱਕ ਦੋ ਬਿਲੀਅਨ ਲੋਕਾਂ ਦੇ ਇਸ ਵਿੱਚ ਹੋਰ ਸ਼ਾਮਲ ਹੋ ਜਾਣ ਦੀ ਉਮੀਦ ਹੈ। ਸੰਸਾਰ ਪੱਧਰ ਤੇ ਵੱਡੀ ਗਿਣਤੀ ਵਿੱਚ ਲੋਕ ਪਾਣੀ ਪੀਣ ਨੂੰ ਤਰਸ ਰਹੇ ਹਨ ਤੇ ਪਾਣੀ ਦੇ ਸਾਧਨ ਸੀਮਤ ਹਨ, ਪਾਣੀ ਦੀ ਬੱਚਤ ਤੇ ਇਸ ਨੂੰ ਪ੍ਰਦੂਸ਼ਤ ਕਰਨ ਹੋਣ ਤੋਂ ਬਚਾਉਣ ਲਈ ਗੰਭੀਰ ਉੱਪਰਾਲੇ ਉੱਪਰਾਲੇ ਗੰਭੀਰ ਉੱਪਰਾਲੇ ਗੰਭੀਰ

ਦੁਬਾਰਾ ਵਰਤੋਂ ਵਿੱਚ ਲਿਆਉਣਾ ਤੇ ਕਿੰਨ ਕਿੰਨੇ ਚੰਗਾ ਹੋਵੇ ਚੰਗਾ ਹੋਵੇ, ਜੇਕਰ ਸਭ ਲੋਕ ਆਪਣੀ ਜ਼ਿੰਮੇਵਾਰੀ ਨੂੰ ਮਾਤਰਾ ਬਹੁਤ ਅਮ ਅਮ ਵੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਜਾਂ ਪਾਣੀ ਨੂੰ ਸਾਫ਼ ਰੱਖਣ ਨੇ ਬਿਨਾਂ ਸ਼ੱਕ ਧਰਤੀ ਉੱਪਰ ਪਾਣੀ ਦੀ ਮਾਤਰਾ ਬਹੁਤ ਹੈ, ਪਰ ਸ਼ੁੱਧ ਅਤੇ ਸਾਫ਼ ਪਾਣੀ ਨੂੰ ਜਿਸ ਤਰ੍ਹਾਂ ਮਨੁੱਖ ਗੰਧਲਾ ਕਰ ਰਿਹਾ ਹੈ, ਉਸ ਨੂੰ ਦੇਖਿਆ ਲਗਦਾ ਹੈ ਤੇ ਸਾਫ਼ ਨਿਰਮਲ ਜਲ ਬਹੁਤੀ ਦੇਰ ਤੱਕ ਰਹਿ ਨਹੀਂ ਸਕੇਗਾ ਦੁਨੀਆ ਵਿੱਚ ਇਸ ਦੁਨੀਆ ਵਿੱਚ ਇਸ ਅਮ ਦੁਨੀਆਂ ਵਿੱਚ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 ਸਾਲ wise ਹੇਠ ਲਿਖੇ ਅਨੁਸਾਰ ਦੋ ਹਜ਼ਾਰ ਚੌਦਾਂ ਪਾਣੀ ਅਤੇ ਉਰਜਾ ਦੋ ਹਜ਼ਾਰ ਤੇਰਾਂ ਪਾਣੀ ਸਹਿਕਾਰਤਾ, ਦੋ ਹਜ਼ਾਰ ਬਾਰਾਂ ਪਾਣੀ ਅਤੇ ਭੋਜਨ, ਦੋ ਹਜ਼ਾਰ ਗਿਆਰਾਂ ਸਹਿਰਾਂ ਲਈ ਪਾਣੀ ਦੋ ਹਜ਼ਾਰ ਦਸ ਸਿਹਤਮੰਦ ਸੰਸਾਰ ਲਈ ਸਾਫ ਪਾਣੀ, ਦੋ ਹਜ਼ਾਰ ਨੋਂ ਪਾਣੀ ਲਈ ਆਰਪਾਰ ਪਾਣੀ ਲਈ ਆਰਪਾਰ, ਠੀਕ ਹੈ ਪਾਣੀ ਦੀ ਘਾਟ ਨਾਲ ਨਿਜੱਠਣਾ

ਸਾ ਵਿਕਾਸ ਲਈ ਪਾਣੀ, ਦੋ ਹਜ਼ਾਰ ਦੋ ਸਿਹਤ ਲਈ ਪਾਣੀ, ਦੋ ਹਜ਼ਾਰ ਇੱਕ ਵੀਂ ਸਦੀ ਲਈ ਪਾਣੀ ਦੋ ਹਜ਼ਾਰ ਵਗਦੇ ਪਾਸੇ ਜਿਉਂਣਾ, ਉੱਨੀ ਸੌ ਉੱਨੀ ਸੰਸਾਰ ਪਾਣੀ ਕੀ ਇਹ ਕਾਫੀ ਹੈ? ਉੱਨੀ ਸੌ ਅਠਾਨਵੇਂ ਪਿਆਸੇ ਸਹਿਰਾਂ ਨੂੰ ਪਾਣੀ ਉੱਨੀ ਸੌ ਸਤਾਨਵੇਂ ਧਰਤੀ ਹੇਠਲਾ ਪਾਣੀ, ਉੱਨੀ ਸੌ ਛਿਆਨਵੇਂ ਔਰਤ ਅਤੇ ਪਾਣੀ, ਉੱਨੀ ਸੌ ਪਚਾਨਵੇਂ ਕੁਦਰਤੀ ਸੋਮਿਆਂ ਦੀ ਸੰਭਾਲ ਵਿਸ਼ਵ ਜਲ ਨਿਰੀਖਣ ਦਿਵਸ ਠੀਕ ਹੈ, ਅਮ ਦਿਵਸ਼ ਵਿਸ਼ਵ ਵਾਤਾਵਰਨ ਦਿਵਸ਼, ਵਿਸ਼ਵ ਵਾਤਾਵਰਨ ਦਿਵਸ਼, ਵਿਸ਼ਵ ਵਾਤਾਵਰਨ ਦਿਵਸ਼ ਪੰਜ ਜੂਨ ਨੂੰ ਇਸ ਮਕਸਦ ਨਾਲ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ ਤਾਂ ਕਿ ਇਸ ਧਰਤੀ ਤੇ ਰਹਿ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਜਾ ਸਕੇ।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 ਤੇ ਬਹੁਤ ਹੀ ਡੂੰਘੇ ਤੇ ਮਾੜੇ ਪ੍ਰਭਾਵ ਪਾਏ, ਪ੍ਰਦੂਸ਼ਣ ਦੇ ਇਹਨਾਂ ਪੈ, ਇਹਨਾਂ ਪੈ ਰਹੇ ਪ੍ਰਭਾਵਾਂ, ਕਾਰਨ ਹੀ ਸੰਯੁਕਤ ਰਾਸ਼ਟਰ ਸੰਸਥਾ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਇੱਕ ਮੰਚ ਤੇ ਇਕੱਠੀਆਂ ਕਰ ਕੇ ਇਸ ਗੰਭੀਰ ਮਸਲੇ ਨੂੰ ਸਮਝਣ ਅਤੇ ਇਸ ਦੇ ਹਲ ਤਲਾਸ਼ਣ ਲਈ ਯਤਨਸ਼ੀਲ ਹੈ। ਕਹਿੰਦੇ ਹਨ ਵਾਤਾਵਰਨ ਦਿਵਸ਼, ਵਿਗਿਆਨੀਆਂ ਦੇ ਸ਼ੰਕੇ, ਵਾਤਾਵਰਣ ਵਿਗਿਆਨੀਆਂ ਨੇ ਜੋ ਸ਼ੰਕੇ ਜ਼ਹਿਰ ਕੀਤੇ ਹਨ ਉਹ ਅੱਜ ਸੱਚ ਹੋਣ ਵੱਧ ਰਹੇ ਹਨ। ਓਜ਼ੋਨ ਪਰਤ ਵਿੱਚ ਛੇਕ ਹੋ ਜਾਣੇ ਗਲੇਸ਼ੀਅਰਾਂ ਦਾ ਲਗਾਤਾਰ ਪਿਘਲਣਾ ਤੇ ਆਲਮੀ ਤਪਸ਼ ਦਾ ਵੱਧਣਾ ਇਸ ਦੇ ਮਾਰੂ ਪ੍ਰਭਾਵਾਂ ਦੇ ਸਪਸ਼ਟ ਲੱਛਣ ਹਨ।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 ਜਿਹੜਾ ਕਿ ਬਹੁਤ ਜਰੂਰੀ ਵੀ ਹੈ ਆਲਮੀ ਤਪਸ਼ ਅੱਜ global warming ਵਿੱਚ ਵਾਧਾ ਹੋ ਰਿਹਾ ਹੈ, ਜਿਸ ਨਾਲ ਧਰੁਵਾਂ ਦੀ ਬਰਫ ਪਿਘਲ ਰਹੀ ਹੈ। ਜੇਕਰ ਇਸ ਪਾਸੇ ਧਿਆਨ ਨਾ ਦਿੱਤਾ ਜਾਵੇ ਤਾਂ ਸੰਮੂਦਰਾਂ ਦੇ ਪਾਣੀ ਦਾ ਪੱਧਰ ਉੱਚਾ ਹੋ ਜਾਵੇਗਾ ਅਤੇ ਤੱਟਵਰਤੀ ਇਲਾਕੇ ਇਸ ਵਿੱਚ ਡੁੱਬ ਜਾਣਗੇ। ਅੱਜ ਅਸੀਂ ਦੇਖ ਰਹੇਂ ਹਾਂ ਕਿ ਸਾਡਾ ਸੁੱਰਖਿਆ ਕਵਚ ਉਜੋਨ ਵਿੱਚ ਛੇਕ ਹੋ ਚੁੱਕਿਆ ਹੈ ਜਿਸ ਨਾਲ ਪਰਾਂਵੈਂਗਨੀ ਕਿਰਨਾਂ ਧਰਤੀ ਤੇ ਕੈਂਸਰ ਵਰਗੇ ਰੋਗ ਫੈਲਾ ਰਹੀਆਂ ਹਨ। Green house ਪ੍ਰਭਾਵ ਵਿੱਚ ਵਾਧਾ ਹੋ ਰਿਹਾ ਹੈ ਇਸ ਤੋਂ ਭਾਵ ਇਹ ਹੈ ਕਿ ਕਾਰਬਨ ਡਾਇਆਕਸਾਈਡ ਗੈਸ ਦੀ ਹਵਾ ਵਿੱਚ ਮਾਤਰਾ zero point zero ਪ੍ਰਤੀਸ਼ਤ ਤੋਂ ਵੱਧ ਰਹੀ ਹੈ। ਇਹੀ ਵੱਧ ਗਰਮੀ ਨੂੰ ਵਧਾਉਣ ਦਾ ਵੱਧ ਕਾਰਨ ਬਣਦਾ ਜਾ ਰਿਹਾ ਹੈ, ਸਮਾਂ ਇਹ ਹੈ ਕਿ ਮੱਨੁਖ ਦਾ ਜੋ ਵੀ ਅੱਜ ਕੰਮ ਜਿਵੇਂ ਪੈਟ੍ਰੋਲੀਅਮ ਦੀ ਵੱਧ, ਦੀ ਵਰਤੋਂ ਕਰਨ ਨਾਲ ਜਹਿਰੀਲੇ ਧੂੰਏ ਦਾ ਤੇ ਪੈਦਾਵਾਰ।

Hello

ਹਾਂਜੀ ਵਧੀਆ, ਤੁਸੀਂ ਸੁਣਾਓ ਮੈਂ ਕਿਹਾ ਭਾਜੀ ਹੋਣਾਂ ਦੀ ਸੁਣਾਓ।

Hello

ਹੋਰ।

ਹੋਰ ਬੱਚਿਆਂ ਦੀ ਸੁਣਾਓ ਕੀ ਕਰਦੇ ਜੇ। ਅਸੀਂ ਜੀ ਵਿਹਲੇ ਬੈਠੇ ਹਾਂ, ਹੁਣ ਸ਼ਾਮ ਦੀ ਰੋਟੀ ਬਣਾਵਾਂਗੇ, ਵੇਖੋ ਕੀ ਬਣਾਉਂਦੇ ਹਾਂ, ਕੀ ਖਾਂਦੇ ਹਾਂ ਹਨਾ।

ਦੁਪਿਹਰ ਦਾ ਖਾਣਾ ਖਾਇਆ ਭਾਂਡਾ ਭੂੰਡਾ ਚੁੱਕੇ ਆ, ਹਨਾ।

ਫਿਰ ਸੋਚਦੇ ਜਾਂਦੇ ਹਾਂ ਕੀ ਕਰਨਾ। ਹਾਂਜੀ ਮੈਂ ਵੀ ਕੱਪੜੇ ਕੁੱਪੜੇ ਤੇ ਲੈ ਕੇ ਆਈ ਸੀ ਇੱਧਰ, ਦੀਦੀ ਮੈਂ ਵੀ ਧੋਤੇ ਦੇ ਸੀ, ਉਹ ਹੁਣ ਚੁੱਕ ਚੱਕ ਕੇ ਤੇ ਸਾਂਭੇ ਆ ਮੰਜੇ ਤੋਂ।

ਥੋੜ੍ਹਾ ਖਿਲਾਰਾ ਘੱਟ ਜਾਊਗਾ।

ਇਸ ਤਰ੍ਹਾਂ ਕਰਕੇ ਤੇ ਫਿਰ ਉਹ ਹੌਲੀ ਹੌਲੀ ਕੰਮ ਕਰਾਂਗੇ ਤੇ ਹੋਊਗਾ ਨਾ।

ਹਨਾ ਉਹ ਹੁਣ ਖਿਲਾਰਾ ਖਲੂਰਾ ਸਾਂਭਿਆ ਵਾ, ਹੁਣ free ਹਾਂ ਥੋੜ੍ਹੇ। ਹਾਂਜੀ ਬੱਤੀ ਵੀ ਗਈ ਸੀ ਹੁਣੇ ਆਈ ਹੈ ਹਜੇ। ਹਾਂ ਬੱਤੀ ਹੁਣੇ ਆਈ ਆ।

ਬੱਤੀ ਦੇ ਕਰਕੇ ਤਾਂ ਮੁਸ਼ਕਲ ਤਾਂ ਹੋਣੀ ਆ, ਹਨੇਰ ਘੁੱਪ ਹੋ ਜਾਂਦਾ, ਨਾ ਕੋ ਪਤਾ ਲੱਗਦਾ ਨਾ ਥਹੁੰ।

ਹੋਰ।

ਅੱਛਾ ਕੀ ਕਰਨ ਲੱਗੇ ਹੋ? ਇਹ ਸਬਜ਼ੀ ਬਣਾਉਂਦੀ ਸੀ ਕੁੜੀ। ਅੱਜ ਕੀ ਬਣਾ ਲਿਆ? ਅੱਜ ਸਬਜ਼ੀ ਬਣਾਈ ਜੇ ਅੱਜ ਮੀਟ ਬਣਾਉਂਦੀ ਜੇ।

ਫਿਰ ਇਹਦਾ ਮਤਲਬ ਵੀ ਅਸੀਂ ਵੀ ਆ ਜਾਵਾਂਗੇ।

ਹਾਂ ਕੀ ਕਹਿੰਦੀ ਸੀ ਭੈਣ।

ਉਹ ਸਦਕੇ

ਸਾਡੇ ਮੂੰਹ ਚ ਪਾਣੀ ਆ ਗਿਆ ਨਾ ਸਵਾਦ ਲੈ

ਹਮ ਨਾਲ ਚੋਲ ਬਣਾਉਣੇ

ਮਤਲਬ ਜੋ ਕਿਸੇ ਦੀ ਖਵਾਇਸ ਆ ਹੁਣ ਕਈ ਚੋਲ ਵੀ ਬਹੁਤੇ ਖ਼ੁਸ਼ ਹੋ ਕੇ ਖਾਂਦੇ ਆ।

ਹਾਂ ਹੁਣ ਮਾਸੀ ਕੋਲ ਕਿਸੇ ਦਿਨ plan ਬਣਾਇਆ ਸੀ ਮਾਸੀ ਕੋਲ ਜਾਣ ਦਾ।

ਹਾਂਜੀ ਗੁਰਦਾਸਪੁਰ ਵਾਲਿਆਂ ਕੋਲ ਉਹ phone ਕਰਦੇ ਕਿੰਨੀ ਵਾਰੀ phone ਕੀਤਾ ਸੀ ਹਨਾ ਉਹਨਾਂ ਕੋਲ ਜਾਣਾ ਅਸੀਂ।

ਅੱਛਾ, ਓਦਾਂ ਸਿਹਤ ਠੀਕ ਆ?

ਚਲੋ ਕੋਈ ਗੱਲ ਨੀ।

ਹਾਂਜੀ ਤੇ ਉਹ ਇਸ ਤਰ੍ਹਾਂ ਜੇਠਾਣੀ ਦੇ ਕੁੜੀਆਂ ਲੈ ਕੇ ਪਾਲੀ ਸੀ ਉਹਨਾਂ ਨੇ, ਉਹ ਵਿਆਹ ਵਿਊਹ ਦਿੱਤੀ, ਆਪ ਬੇਚਾਰੀ ਹੁਣ ਫਿਰ ਇਕੱਲੇ ਦੇ ਇਕੱਲੇ ਹੀ ਆ।